ਅੱਠ ਵਿਸਵੇ ਚ ਹੋ ਗਿਆ IT ਪਰ ਇੱਥੇ ਏਦਾਂ ਜਿਵੇਂ ਚੰਡੀਗੜ੍ਹ ਚ IT ਪਾਰਕ ਆ ਏਦਾਂ ਹੀ ਮੁਹਾਲੀ ਚ IT ਪਾਰਕ ਇੱਕ ਗਿਆਰਾਂ sixty seven ਚ ਮਤਲਬ

ਉਹਦੇ ਚ ਮੁਹਾਲੀ ਚ ਹਰੇਕ ਚੀਜ਼ available ਹੈ ਬਹੁਤ ਵਧੀਆ shopping ਮਤਲਬ ਕੁੜੀਆਂ ਵੀ ਇੱਥੇ ਮੁਹਾਲੀ ਚ ਵੀ ਅੱਜ ਕੱਲ੍ਹ fashion ਬਣੇ ਹੋਏ ਆ ਕੁੜੀਆਂ ਵੀ ਲਾਉਂਦੀਆਂ ਨੇ, ਬਹੁਤ ਵਧੀਆ ਹੈ ਅਠਾਰਾਂ ਅਠਾਰਾਂ ਚ ਜਾਂਦੀਆਂ ਨੇ ਮਤਲਬ ਪੰਜਾਬੀ ਲੋਕ ਜ਼ਿਆਦਾ ਹੈ ਨਾ ਮੁਹਾਲੀ ਚ ਤਾਂ ਇਸ ਕਰਕੇ ਮਤਲਬ ਪੰਜਾਬੀ ਬਹੁਤ ਵਧੀਆ ਮਤਲਬ ਵੀ ਜਿਵੇਂ ਪੰਜਾਬੀ ਬੱਚੇ ਹੁੰਦੇ ਨੇ ਰੌਲਾ ਰੱਪਾ ਪਾਉਣ ਵਾਲੇ ਏਦਾਂ ਹੈ। Enjoy ਕਰਦੇ ਨੇ ਪੂਰੇ ਗੱਡੀਆਂ ਚ ਗੇੜੀਆਂ ਲਾਉਣੀਆਂ, ਸਾਰਾ ਕੁਛ ਬਹੁਤ ਵਧੀਆ ਹੈ ਮਤਲਬ ਮੁਹਾਲੀ ਚ ਮਾਲ ਵੀ ਕਾਫ਼ੀ ਖੁੱਲ ਗਏ ਨੇ ਹੁਣ ਤਾਂ facilities ਵੀ ਬਹੁਤ ਨੇ ਮਤਲਬ। ਅਹ ਅਹ ਅੱਜ ਕੱਲ੍ਹ ਤਾਂ ਮਤਲਬ doctors ਵੀ ਵਧੀਆ ਨੇ ਇੱਥੇ medical facilities ਵੀ ਬਹੁਤ ਵਧੀਆ ਹੈ, ਹਰੇਕ ਕਿਤੇ ਕਾਫ਼ੀ hospital hospital ਹੈ ਮਤਲਬ ਮੁਹਾਲੀ ਚ। ਫੋਟੀ hospital ਤਾਂ ਤੁਹਾਨੂੰ ਪਤਾ ਹੀ ਹੈ ਮੈਂ ਦੱਸਿਆ ਬਹੁਤ ਵਧੀਆ, ਔਰ ਗਲੇਸ਼ੀਅਰ hospital ਹੈ ਇੱਕ ਮੁਹਾਲੀ ਚ, ਉਹ ਵੀ ਵਧੀਆ ਹੈ ਤੇ ਇੱਕ ਮਤਲਬ ਇੱਥੇ ਸਭ ਤੋਂ ਵਧੀਆ ਮੁਹਾਲੀ ਚ ਅਹ ਗੁਰਦੁਆਰਾ ਬਹੁਤ famous ਹੈ ਇੱਥੇ ਫਿਰ ਹਨੂੰਮਾਨ ਜੀ ਹਨੂੰਮਾਨ ਜੀ ਨੇ, ਉਹਨਾਂ ਬੱਚੇ ਬਾਬਾ ਜੀ ਬਾਬਾ ਹਨੂੰਮਾਨ ਜੀ ਉਹਨਾਂ ਦੀ ਯਾਦ ਚ ਬਣਾਇਆ ਹੋਇਆ ਬਹੁਤ ਵੱਡਾ ਹੈ ਇੱਥੇ ਲੋਕੀ ਬਹੁਤ ਮਾਨਤਾ ਕਰਦੇ ਉਹਨਾਂ ਦੀ। ਇੱਥੇ ਮਤਲਬ ਹੰਸਾਰੀ ਵਾਲੇ ਸਾਹਿਬ ਹੰਸਾਰੀ ਬਾਬਾ ਜੀ ਨੇ, ਹੰਸਾਰੀ ਵਾਲੇ ਬਾਬਾ ਜੀ ਨੇ ਇੱਥੇ ਕਰਿਆ ਸੀ ਨੀਂਹ ਪੱਥਰ ਰੱਖਿਆ ਸੀ ਉਹਨਾਂ ਨੇ ਤੇ ਲੋਕੀ ਬਹੁਤ ਦੂਰ ਦੂਰ ਤੋਂ ਆਉਂਦੇ ਹੈ ਇੱਥੇ ਉਹਨਾਂ ਦੀ ਸਾਰੀਆਂ wishes ਪੂਰੀਆਂ ਹੁੰਦੀਆਂ ਨੇ। ਉਹਦੇ ਚ ਬਹੁਤ ਵਧੀਆ ਹੈ, ਅਹ ਸਰੋਵਰ ਚ ਸਰੋਵਰ ਵੀ ਹੈ ਲੰਗਰਹਾਲ ਹੈ ਉਹਦੇ ਚ ਮਤਲਬ free ਤੇ ਮਤਲਬ ਜਿਵੇਂ ਲੋਕ free medical treatment ਵੀ ਮਿਲਦੇ ਆ free ਚ ਉੱਥੇ ਉਹ ਵੀ ਬਹੁਤ ਵਧੀਆ ਹੈ dispensary ਖੋਲੀ ਹੋਈਆਂ facilities ਖੋਲੀਆਂ ਹੋਈਆਂ। ਮਤਲਬ ਉਹਦੇ ਕੋਲ ਹੀ market ਵੀ ਹੈ ਸੁਹਾਣਾ market ਉਹ ਵੀ famous ਹੈਗੀ ਮਤਲਬ ਲੋਕੀ ਬਹੁਤ ਚੀਜ਼ਾਂ ਖ਼ਰੀਦਣਾ ਪਸੰਦ ਕਰਦੇ ਆ ਉਹਦੇ ਚ ਵੀ ਤੇ ਇੱਥੇ ਹੀ ਸਾਹਮਣੇ ਹੀ

ਕੰਪਨੀਆਂ ਖੁੱਲ ਗਈਆਂ industrial area ਸਾਰਾ ਉੱਥੇ ਹੈ, ਵਧੀਆ ਹੈ ਮਤਲਬ ਇੱਥੇ job ਦੀ ਤਾਂ ਕੋਈ ਦਿੱਕਤ ਨੀ ਹੈ ਮਤਲਬ ਵਧੀਆ ਚੱਲਦਾ ਹੈ ਸਾਰੇ ਔਰ ਪੰਜਾਬੀਆਂ ਤਾਂ ਮੁਹਾਲੀ ਸ਼ਹਿਰ ਵੀ ਬਹੁਤ ਵਧੀਆ ਵਧੀਆ ਬਣ ਗਿਆ ਹੈ ਇਹ ਵੀ ਪੰਜਾਬ ਚ ਹੀ ਆਉਂਦਾ ਹੈ ਮਤਲਬ ਵਧੀਆ ਖਾਂਦੇ ਪੀਂਦੇ ਨੇ ਆਪਣਾ ਬਹੁਤ ਵਧੀਆ ਹੈ ਔਰ industrial ਹੈ ਇੱਥੇ ਇਡਸ ਉਹਦੇ ਕੋਲ ਨੋਂ ਫੇਸ ਚ ਵੀ industries ਹੈ ਜਿਵੇਂ ਸਵਰਾਜ ਇੰਜਣ ਹੈ ਉੱਥੇ ਸਾਰੇ ਤਰ੍ਹਾਂ ਦੇ ਟਰੈਕਟਰ ਬਣਦੇ ਨੇ ਇਹਨਾਂ ਦੇ ਤਿੰਨ ਹੈ ਚਪੜਚਿੜੀ ਚ ਹੈ ਇੱਕ। ਔਰ ਪੰਜ ਛੇ ਇੱਥੇ ਫਿਰ ਇੱਥੇ ਨੋਂ ਫੇਸ ਚ ਵੀ ਹੈ, ਚੱਪੜਚਿੜੀ ਚ ਵੀ ਇੱਕ ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦ ਚ ਬਹੁਤ ਵਧੀਆ ਉਹ, ਉਹ ਬਣਾਇਆ ਹੋਇਆ ਹੈ ਉਹ ਵੀ ਬਹੁਤ ਸੋਹਣਾ ਹੈ ਮਤਲਬ ਇੱਥੇ ਵੀ ਹੁਣ ਖਾਣ ਪੀਣ ਲਈ ਚੀਜ਼ਾਂ ਨੇ ਵਧੀਆ ਘੁੰਮ ਸਕਦੇ ਨੇ ਆਪਣਾ ਉਹ ਵੀ ਇੱਕ visit place ਬਣ ਗਿਆ ਮੁਹਾਲੀ ਚ ਤੇ ਨਵੇ ਨਵੇਂ highways ਵੀ ਬਣ ਗਏ, ਮੁਹਾਲੀ ਚ ਮਤਲਬ traffic ਵੀ ਹੁਣ ਇੰਨਾ traffic ਵੀ ਘੱਟ ਹੀ ਹੁੰਦਾ ਵਧੀਆ ਚੱਲਦਾ ਹੈ ਮਤਲਬ ਤੇ ਹੋਰ schools ਵੀ ਵਧੀਆ ਨੇ ਇੱਥੇ। ਬਹੁਤ ਮਹਿੰਗੇ ਮਹਿੰਗੇ schools ਵੀ ਨੇ ਬੱਚਿਆਂ ਲਈ education ਬਹੁਤ ਵਧੀਆ ਹੈ ਸਾਰੇ facilities ਨੇ ਕਿਸੇ ਨੂੰ education ਲਈ ਤਾਂ ਕੋਈ ਦਿੱਕਤ ਨੀ ਹੈ, ਸਰਕਾਰੀ schools ਵੀ ਬਹੁਤ ਵਧੀਆ ਵਧੀਆ ਬਣਾ ਰਹੇ ਨੇ ਅੱਜ ਕੱਲ੍ਹ ਤਾਂ।

ਉਹ ਵੀ ਵਧੀਆ ਬਣਾ ਰਹੇ ਨੇ ਅੱਜ ਕੱਲ੍ਹ ਪੰਜਾਬ ਵਿੱਚ ਔਰ ਮਤਲਬ english medium schools ਤਾਂ ਹੈਗੇ ਹੀ ਨੇ ਬਹੁਤ ਜ਼ਿਆਦਾ ਨੇ, ਬੱਚੇ Thank you so much hello

ਕਿਆ ਕਰਨ ਦੇ switch ਹੈਗਾ ਨਾ ਮੇਰਾ ਮੈਨੂੰ ਮੇਰਾ ਬੰਦ ਹੋ ਗਿਆ

ਬੁਖਾਰ ਚੜ ਗਿਆ

ਪਤਾ ਨਹੀ

ਹੋਰ ਕੁਛ ਨਹੀਂ ਹਮ

ਹੋਰ ਕੋਈ ਆ ਹੋਰ ਹੋਰ ਕਿਤੇ ਜਾਣਾ

ਠੀਕ ਈ ਆ ਲੰਘੀ ਜਾਂਦਾ time time ਲੱਗਣਾ ਚਾਹੀਦਾ ਜਿਹੜਾ ਲੰਘ ਜਾਵੇ ਉਹ ਹੀ ਵਧੀਆ ਹੋਵੇ ਅਹੇ ਅੱਜ ਕੱਲ ਤੇ ਛੇਤੀ ਮਰ ਜਾਵੇ ਤਾਂ ਵੀ ਵਧੀਆ ਹੈ ਤਾਂ ਕੋਈ time ਟੂਇਮ ਨਾ ਲੰਘੇ ਅੱਛਾ ਹੋਰ ਦੁੱਖ ਦੇਖਣ ਹਮ ਹੋਰ ਹਮ

ਕੀ ਆ ਹੋਰ ਪੁੱਛਣ ਦਿਆ ਹੀ ਆਜੋ ਫਿਰ

ਹਮ ਬਾਪੂ ਘਰ ਹਮ ਮਾਸੀ ਘਰ ਕਿਵੇਂ ਕਰਦੇ ਤੈ ਕਰਨਾ ਵਾ

ਹਮ ਸੋ

ਉਹਦਾ ਵਨ ਚੜਿਆਂ ਵਾਂ ਮੈਂ ਹਾ

hello ਮੈਂ ਕਾਹਦਾ

ਹੋਰ ਵਨ ਚੜਿਆ ਵਾ ਉਥੇ ਮੰਨਿਆ ਈ ਯਾ ਗਿਆ ਆ ਨਾਲੇ ਕਹਿੰਦੇ ਉਹ ਕਹਿੰਦਾ ਹੋ ਜਾਊਗਾ ਆਪੇ ਹੀ ਮੈਂ ਉਹੀ ਗੱਲ ਗੱਲ ਸੁਣ ਆਈ ਆਹ ਵੇਖ ਮੈਂ ਕਿਹਾ ਦੇ ਦੋ ਹੁਣ ਕਿੰਨਾ ਚਿਰ ਬੈਠਾ ਤੇ ਇਕੱਲੇ ਮੈਂ ਕਿਹਾ ਫੇਰ ਨੀ ਆਉਣਾ ਮੈਂ ਕਹਿ ਬੈਠਾ ਰਹਿ ਮੈਂ ਕਿਹਾ ਇਦਾਂ ਸੋਚਣ ਵਾਲਾ ਫਿਰ ਮੈਂ ਕਿਹਾ ਇਦਾਂ ਈ ਬੈਠਾ ਈ ਮੈਂ ਫਿਰ ਨੀ ਮੈਂ ਕਿਹਾ ਬੰਦੇ ਨੂੰ ਆਪ ਵੀ ਕੋਸ਼ਿਸ਼ ਕਰਨੀ ਚਾਹੀਦੀ ਹੱਥ ਪੈਰ ਮਾਰਨੇ ਚਾਹੀਦੇ ਬੰਦਾ ਪੁੱਛੇ ਬਈ ਕਿਆ ਬਨਿਆ ਕਿਦਾ ਬਣਿਆ ਬੰਦੇ ਨੂੰ ਅੜਾਉਣੀ ਚਾਹੀਦੀ ਮੈਂ ਕਿਹਾ ਬੰਦਾ ਹੈ ਹੀ ਨਾਂ ਇਹ ਹੋ ਗਿਆ ਉਹ ਮੁੜਕੇ ਪੁੱਛਿਆ ਹੀ ਨਹੀ

ਮੈਨੂੰ ਸਗੋਂ ਹਮ ਆਹੋ ਉਹ ਕੁੜੀ ਨੂੰ ਫਾਇਦਾ ਹੋ ਗਿਆ ਉਹ ਨੂੰ ਤਾਂ ਕੋਈ ਗੱਲ ਨਹੀ ਹੋ ਗਿਆ ਹੋ ਗਿਆ ਨਾ ਹੋਇਆ ਤਾਂ ਵੀ ਕੋਈ ਗੱਲ ਨਹੀ

ਹਮ ਥੱਕ ਜਾਂਦਾ ਕੰਮ ਕਾਰ ਕਰਕੇ ਆਣ ਰਾਤ ਨੂੰ ਤਾਂ ਨੀਂਦ ਹੀ ਆਣ ਲਁਗ ਜਾਂਦੀ ਹੈ ਤੇ ਸੋਵੋ ਕੰਮ ਜਾ ਕਮਾਈ ਬਹੁਤ ਹੈ

ਕਮਾਈ ਬਹੁਤ ਹੈ ਇਹ ਤਾਂ ਕਰਨਾ ਹੀ ਹੈ ਹਮ ਆ ਤਾ ਹਮ

ਅਵਾਜ ਬੜੀ ਘੱਟ ਆਇਆ ਕਰਦੀ ਮੈਂ ਕਿਹਾ ਹੋਰ ਕੋਈ ਨਵਾਂ ਤਾਜਾ

ਤੁਹਾਡੀ ਮਾਸੀ ਕੀ ਕਹਿੰਦੀ ਸੀ

ਮੈਨੂੰ ਕਿਹਾ ਉਦੋ ਕਹਿ ਕੇ ਵੀ ਗਈ ਹਾਂ ਹਮ ਕੌਣ ਅੱਛਾ ਮਾਸੀ ਹੋਰ ਕੌਣ ਮੈਂ ਕਿਹਾ ਵੇਖ ਨਿੰਮੋ ਆਂਟੀ ਕਿਹਾ ਨਿੰਮੋ ਆਂਟੀ ਬਣਾ ਦਿਆ ਕਿਹਾ ਨਿੰਮੋ ਮਾਸੀ ਮੈਂ ਕਿਹਾ ਨਿੰਮੋ ਮਾਸੀ ਮੈਂ ਕਿਹਾ ਨਿੰਮੋ ਮਾਸੀ ਹਮ ਮੈਂ ਕਿਹਾ ਨਿੰਮੋ ਮਾਸੀ

ਨਿੰਮੋ ਮਾਸੀ ਨੇ ਕਿਆ ਕਹਿਣਾ

ਹਮ ਆ ਜਾਣ ਗੇ ਚੰਗਾ ਹਮ

ਉਹਨੇ

ਆਹੋ ਕਿਹਾ ਉਨ੍ਹਾਂ ਨੇ ਆ bombay ਰਹਿ ਕੇ ਆਈ ਮੈਂ ਕਿਹਾ ਅੱਛਾ ਕਿਆ ਹੋਣਾ ਉਹਨਾ

ਹਮ ਨਿਰਣਾ ਮਾਸੀ ਐ ਕਰਨਾ ਯਾਰ

ਹੋਰ ਫਿਰ ਹਮ ਹੋਰ ਫਿਰ ਐਤਵਾਰ ਨੂੰ ਕਿਹਨੇ ਆਉਣਾ ਤਾਂ ਤੁਹਾਡੇ ਘਰੇ

ਮੈਂ ਕਿਹੜਾ ਕਹਿੰਦੇ ਤਾਂ ਸਹੀ ਕਹਿੰਦੇ ਨੂੰ ਆਣਾ ਕਹਿੰਦੇ ਅਸੀ ਐਤਵਾਰ ਨੂੰ ਜਾਣਾ ਉਸੇ ਮਹੀਨੇ ਐਤਵਾਰ ਨੂੰ ਆਣਾ ਸ਼ਾਇਦ ਕਿਹੇ ਨੂੰ ਕਿਹੇ ਨੂੰ ਆਉਦੀ ਹੁੰਦੀ ਸੀ ਫਿਰ ਐਤਵਾਰ ਨੂੰ ਹਮ ਫਿਰ ਇਕ ਇਕ ਐਤਵਾਰ ਨੂੰ ਜਿਹੜਾ ਬੰਦੇ ਨੇ rest ਕਰ ਲੈਣਾ ਉਹ ਨੇ ਆਉਣਾ ਹੁੰਦਾ ਹਮ ਹੋਰ ਦੇ ਨਾਲ ਹਮ ਹਮ ਹੋਰ ਹੋਰ ਹੁੰਦੀ ਪਈ ਆ

ਹਮ

ਮੈਂ ਕਿਹਾ ਫਿਰ ਮੈਂ ਕਿਹਾ ਫਿਰ ਤਾ ਹੀ ਹੁਣ ਸਮਾਨ ਸੁਮਾਨ ਚਲ ਜਾਣਾ ਕੀ ਹੋਇਆ

ਕਹਿੰਦੇ ਬਹੁਤ ਸੁਣਦਾ ਈ ਰਹਿੰਦਾ ਮਾੜਾ ਮੋਟਾ ਨਹੀਂ ਹੋਰ ਹੋਰ ਵਧੀਆ

ਹੋਰ ਵਧੀਆ ਅੱਛਾ ਚਲੋ ਠੀਕ ਐ ਫਿਰ ਨਹੀਂ